ਕਹਿੰਦਾ ਹੁਣ ਕਿਉਂ ਰੋਂਦੀ ਐ ਜਦੋਂ ਜੀਜਾ ਲੈ ਗਿਆ ਸਾਕ

ਹਾਂ ਵੀ ਹੁਣ ਕਿਉਂ ਰੋਂਦੀ ਐ ਜੇ ਤੇਰਾ ਜੀਜਾ ਲੈ ਗਿਆ ਸਾਕ

ਬੱਸ ਕਹਿੰਦਾ ਉੱਚੇ ਟਿੱਬੇ ਮੈਂ ਤਾਨਾ ਤਣਦੀ ਦੂਰ ਵੱਜੇ ਇੱਕ ਤਾਰਾ

ਹਾਂ ਹਾਂ ਉਹੀ ਤੇ ਹੈ ਹਾਂ ਕਹਿੰਦਾ ਖੂਹ ਤੇ ਮਿਲ ਮਿੱਤਰਾ ਜੇ ਇਹਨੂੰ ਪੁੱਛੇ ਵੀ ਕੋਈ ਖੂਹ ਤੇ ਕਿਹੜਾ ਨਹੀਂ ਆਉਂਦਾ

ਇੱਕ ਉਹ ਸੀ ਇਹਦੀ ਅਮ ਕਹਿਲੋ ਵੀ ਖੂਹ ਤੇ ਜਾਂ ਇਕੱਲਾਪਨ ਜਾਂ ਹੋਰ ਇੱਦਾਂ ਵੀ ਇਹੀ ਜੀ ਜਗ੍ਹਾਂ ਮਿਲ ਜਿੱਥੇ ਕੋਈ ਨਾ ਹੋਵੇ ਕਹਿਣ ਦਾ ਮਤਲਬ

ਕਹਿੰਦਾ

ਹੁਣ ਇਹਨੂੰ ਪੁੱਛ ਵੀ ਜੇਠ ਘੁਰੁਗਾ ਹੀ ਜੇ ਤੂੰ ਦੁੱਧ ਡੋਲੀ ਜਾਏਗੀ

ਵੀ ਭੂਆ ਸਾਕ ਭਤੀਜੀ ਦਾ ਲੇਕੇ ਆਈ ਭੂਆ ਆ ਜਿਹੜਾ ਤੁਸੀਂ ਪਹਿਲਾਂ ਕਿਹਾ ਸਾਕ ਸੁਕ ਆਲਾ

ਮਤਲਬ ਭੂਆ ਆਪਣੇ ਇੱਧਰ ਭਤੀਜੀ ਦਾ ਭਤੁਜੇ ਦਾ ਲੈ ਆਈ ਨਾ ਸੁਹਰਿਆ ਵੱਲੋ

ਕਹਿੰਦਾ ਹਾੜ੍ਹ ਦਾ ਮਹੀਨਾ ਚੋਵੇ ਮੱਥੇ ਤੋਂ ਪਸੀਨਾ

ਠੀਕ ਏ ਹਾੜ੍ਹ ਦਾ ਮਹੀਨਾ ਚੋਵੇ ਮੱਥੇ ਤੋਂ ਪਸੀਨਾ ਦੇਖ ਕੀ ਧੁੱਪ ਧੁੱਪ ਲਾਈ ਐ ਤਣ ਛਤਰੀ ਦੇ ਜਿਹੜੀ ਲੰਡਨੋ ਮੰਗਾਈ ਐ

ਪਰ ਉਰੇ ਜਿਹੜੇ ਕਈ ਹਾੜ੍ਹ ਦੇ ਮਹੀਨੇ ਪਰ ਜਿਹੜਾ ਜੇਠ ਦਾ ਮਹੀਨਾ ਐ ਉਹ

ਕਹਿੰਦਾ ਜੇਠ ਦਾ ਮਹੀਨਾ ਆ ਗਿਆ ਘੁੰਡ ਕੱਡਲੋ

ਹਨਾ ਵੀ ਘੁੰਡ ਕੱਡ ਲੋ ਵੀ ਤਾਹੀਂ ਉੱਥੋ ਦੇਖਿਆ ਨੀ ਜੇਠ ਦੇ ਮਹੀਨੇ ਧੁੱਪ ਇੰਨੀ ਤੇਜ਼ ਪੈਂਦੀ ਆਈ ਕੁੜੀਆਂ ਨੇ ਮੁੰਹ ਢੱਕ ਲੈਦੀਆਂ

ਹੁਣ ਕਹਿੰਦੇ ਨੇ ਵੀ ਘੁੰਡ ਤੇ ਵੀ ਬਣਾਈ ਐ ਕਹਿੰਦੀ ਮਹਿੰਦੀ ਮਹਿੰਦੀ ਮਹਿੰਦੀ ਵੀ ਤੇਰੀ ਮਾਂ ਪੁਰਾਣੇ fashion ਦੀ ਮੈਨੂੰ ਘੁੰਡ ਕੱਢਣ ਨੂੰ ਕਹਿੰਦੀ

ਮਾਂ ਪੁਰਾਣੇ fashion ਦੀ ਮੈਨੂੰ ਘੁੰਡ ਕੱਢਣ ਨੂੰ ਕਹਿੰਦੀ ਵੀ ਉਹ ਕਹਿੰਦੇ ਕਹਿੰਦੇ ਕੋਰੇ ਕੋਰੇ ਕੁਝੇ ਵਿੱਚ ਮਿਰਚਾ ਮੈਂ ਰਗੜਾ ਸਹੁਰੇ ਦੀਆਂ ਅੱਖਾਂ ਵਿੱਚ ਪਾ ਦਿੰਨੀ ਆ ਨੀ ਘੁੰਡ ਕੱਡਣੇ ਦਾ ਜੱਬ ਹੀ ਮੁਕਾ ਦਿੰਨੀ ਹਾਂ ਅੱਛਾ

ਮਿਰਚਾ ਪਾ ਦਿੰਦਿਆ ਸਹੁਰੇ ਦੇ ਅੱਖਾ ਚ ਭਾਈ ਜੇ ਤੇਨੂੰ ਉਹ ਲੱਗਦਾ

ਇੱਕ ਨਾ ਅਮਲੀ ਜਿਹਾ ਨਾ ਸਾਡੇ ਕੋਲ ਆ ਗਿਆ ਇੱਕ ਦਿਨ ਖਾਣ ਪੀਣ ਉਹਨੇ ਬੜਾ ਘੈਂਟ ਸੁਣਾਇਆ ਕਹਿੰਦਾ ਆਰੀ ਆਰੀ ਆਰੀ ਕਹਿੰਦਾ ਅਹ ਦਾਤਣ ਕਰਦੀ ਕੁੜੀ ਕਵਾਰੀ

ਕਹਿੰਦਾ ਦਾਤਣ ਕਿਉਂ ਕਰਦੀ ਦੰਦ ਚਿੱਟੇ ਰੱਖਣ ਦੀ ਮਾਰੀ

ਕਹਿੰਦਾ ਮੁੰਡੇ ਕਿਉਂ ਫਸਾਉਂਦੀ ਵਿਆਹ ਕਰਨ ਦੀ ਮਾਰੀ ਕਹਿੰਦਾ ਵਿਆਹ ਕਿਉਂ ਕਰਵਾਉਂਦੀ ਕਾਕਾ ਜੰਮਣ ਦੀ ਮਾਰੀ

ਕਹਿੰਦਾ ਤੇਰੀ ਮਾਂ ਬੜੀ ਕਪੱਤੀ ਮੈਨੂੰ ਪਾਉਣ ਨਾ ਦੇਵੇ ਜੁੱਤੀ

ਕਹਿੰਦਾ ਮੈਂ ਵੀ ਜੁੱਤੀ ਪਾਉਣੀ ਐ ਮੁੰਡਿਆ ਰਾਜੀ ਰਹਿ ਜਾ ਗੂੱਸੇ ਤੇਰੀ ਮਾਂ

ਦੇਖਲੋ

ਹਾਂ ਕਹਿੰਦਾ ਸੱਸ ਕੁੱਟਣੀ ਸੰਦੂਕ ਦੇ ਔਲੇ

ਪਰ ਉਹ ਫਿਲਮ ਚ ਸਿੱਖਿਆ ਬਹੁਤ ਵੱਡੀ ਐ ਜੇ ਲੋਕ ਸਮਝਣ

ਤਾਂ ਉਹਦੀ ਸੱਸ ਕੁੱਟਣੀ ਸੱਸ ਕੁੱਟਣੀ ਉਹ ਨੀ ਲੇਕਿਨ ਜਿਹੜੀ ਉਹਦੇ ਚ ਸਿੱਖਿਆ ਨਾ

ਅਮਲ ਕਰਨ ਲੋਕ ਤਾਂ ਹੈ ਉਹਦੇ ਚ ਦਿਖਾਇਆ ਗਿਆ

ਉਹੀ ਏ ਬੋਲੀ ਦੇ ਉੱਪਰ ਬਣਾਈ ਐ

ਹਾਂ ਹਾਂ ਹਾਂ ਹਾਂ ਜਿੱਦਾਂ ਉਹਨੇ ਸੱਸ ਕੁੱਟਨੀ ਫਿਲਮ ਆਈ ਸੀਗੀ ਉਹਦੇ ਵਿੱਚ ਕਿਹਾ ਕੀ ਮੈਂ ਸੱਸ ਕੁੱਟਨੀ ਸੰਦੂਕ ਦੇ ਔਲੇ ਉਹ ਕਹਿੰਦੀ ਵੀ ਆਜਾ ਫ਼ੇਰ

ਆ ਖੜੀ ਐ ਸੰਦੂਕ ਆ ਖੜੀ ਐ ਸੱਸ ਕੁੱਟ ਲੈ ਸੱਸ ਨੂੰ ਕਹਿੰਦੀ ਜੇ ਤੇਰੇ ਚ ਹਿੰਮਤ ਐ

ਜਿਹੜੀ ਨਵੀਂ ਹੁੰਦੀ ਐ ਉਹ ਕੁੱਟ ਹੀ ਦਿੰਦੀ ਐ ਉਹ ਨਵੀਂ ਹੁੰਦੀ ਹੈ ਉਹ ਕੁੱਟ ਹੀ ਦਿੰਦੀ ਐ

ਇੱਕ ਹੋਰ ਆਈ ਐ movie ਕਿਉਂਕਿ ਬਾਹਰ ਪੱਤਨ ਤੇ ਪਾਣੀ ਭਰਦੀ ਹੈ ਝੁੰਮਕੇ ਲੈਣ

ਵਾ ਬੀ ਵਾ ਸ਼ਰਤਾਂ ਲਾਉਣ ਕੁਆਰੇ ਬੜੀ

ਉਹ ਕਹਿੰਦੀ ਵੀ ਤੇਰੇ ਜਿਹੇ ਨੂੰ ਵੇ ਮੈਂ ਟਿੱਚ ਨਾ ਜਾਣਦੀ ਤੇਰਾ ਮੇਰਾ ਬਣਦਾ ਨਾ ਮੇਚ ਮੁੰਡਿਆ ਤੇਨੂੰ ਮੋਗੇ ਦੀ ਮੰਡੀ ਚ

ਦੋਨੇ ਆਪਸ ਚ ਲੜ ਪਏ ਹੋਣੇ ਐ ਮੀਆਂ ਬੀਬੀ

ਉਹ ਹੁਣ ਕਈ ਜਾਂਦਾ ਕੁੱਛ ਨਾ ਕੁੱਛ ਉਹ ਕਹਿ ਜਾਂਦਾ ਫ਼ੇਰ ਉਸ time ਉਹਨੇ ਇਹ ਗਾਇਆ ਹੋਣਾ ਲੈ ਵੀ ਤੇਰੇ ਵਰਗੇ ਨੂੰ ਅਸੀਂ ਟਿੱਚ ਨੀ ਜਾਣਦੇ ਤੇਨੂੰ ਤਾਂ ਜਾਕੇ ਮੈਂ ਮੰਡੀ ਚ ਵੇਚ ਆਉਂਗੀ

ਜਿੱਦਾਂ ਕਹਿੰਦੇ ਨਹੀਂ ਤੈਨੂੰ ਬੇਚ ਕੇ ਮੰਡੀ ਚ ਬੇਚ ਕੇ ਪਕੋੜੇ ਖਾ ਆਉਂਗੀ ਉਹ ਕੰਮ ਐ ਉਰੇ ਸਹੀ ਐ ਜੀ ਸਹੀ ਬਿਲਕੁੱਲ

ਬੁਕਲ ਵਾਲੀ ਤੇ ਸੀ ਇੱਕ ਸੂਰਜ ਵਾਲੀ ਕਹਿੰਦਾ ਬਾਰੀ ਬਰਸੀ ਖੱਟਣ ਗਿਆਸੀ ਖੱਟ ਕੇ ਲਿਆਂਦਾ ਬਤਾਉ ਬਹਿ ਜਾ ਮੇਰੇ cycle ਤੇ ਨੀ ਟੱਲੀਆਂ ਵਜਾਂਦਾ ਜਾਉ

workshop ਦੇ ਸਾਹਮਣੇ ਨਾ ਇੱਕ ਖੋਖਾ ਸੀਗਾ ਚਾਹ ਦੀ ਦੁਕਾਨ ਨਾ ਹੁਣ ਵੀ ਹੈਗੀ ਐ

ਉਹਨੇ ਇੱਦਾਂ ਹੀ ਕਰਿਆ ਕਹਿੰਦਾ ਆ ਮੇਰੇ ਬੈਠ ਮੇਰੇ cycle ਤੇ ਮੈਂ ਟੱਲੀਆਂ ਵਜਾਂਦਾ ਜਾਉ ਭਾਈ ਉਹਨੂੰ ਗੂੱਸਾ ਲੱਗਿਆ

ਉਹ ਟੱਲੀਆਂ ਵਜਾਈਆਂ ਮੁੜ ਕੇ ਨੀ ਦੁਕਾਨ ਖੋਲੀ ਉਹਨੇ ਹਮ ਹਾਂ ਕਹਿੰਦਾ ਤੇਲੀਆਂ ਦੇ ਘਰ ਚੋਰੀ ਹੋ ਗਈ ਚੋਰੀ ਹੋ ਗਈ ਰੂੰ ਵੇ ਜਾਇਆ ਵੱਡੀ ਦੇ ਆ

ਕਹਿੰਦਾ ਜੇ ਤੂੰ ਸੁਨਿਆਰੇ ਕੋਲ ਨੱਤੀਆਂ ਕਰਾਉਣੀਆ ਮੈਨੂੰ ਵੀ ਕਰਾਦੇ ਸੱਗੀ ਮੁੰਡਿਆ ਵੀ ਤੇਰੇ ਮਗਰ ਫਿਰੁਗੀ ਭੱਜੀ ਮੁੰਡਿਆ

ਜਿਹੜਾ ਸੱਗੀ ਫੁੱਲ ਇਹ ਸੱਗੀ ਕਿਆ ਚੀਜ਼ ਐ ਸੱਗੀ ਫੁੱਲ ਉਹ sir ਜਿਹੜੇ ਸਿਰ ਦੇ ਉੱਪਰ ਲਗਾਉਂਦੇ ਏ ਸਿਰ ਦੇ ਉੱਪਰ ਕਿਆ ਵੀ ਉਹ ਟਿੱਕਾ ਨੀ ਜਿੱਦਾਂ ਹੁੰਦਾ ਟਿੱਕਾ ਲਾਉਂਦੇ ਏ ladies

ਬਣਿਆ ਹੁੰਦਾ ਪਿੱਛੋ ਸੋਨੇ ਦਾ ਟਿੱਕਾ ਕਹਿ ਦਿੰਦੇ ਆ

ਮਤਲਬ ਥੋੜਾ ਜਿਆ ਮੱਥੇ ਦੇ ਮੱਥੇ ਤੇ ਜਿੱਥੇ ਆਪਣੇ ਸਿੰਦੂਰ ਭਰਦੀਆਂ ladies

ਅੱਛਾ ਉਹ ਖਾਸਾ ਬੜਾ ਜਿਆ ਖੋਪਾ ਜਾ type

ਕਹਿੰਦਾ ਜੇ ਤੂੰ ਸੁਨਿਆਰੇ ਕੋਲ ਨੱਤੀਆਂ ਕਰਾਉਣੀਆ ਮੈਨੂੰ ਵੀ ਕਰਾਦੇ ਗੁੱਟ ਮੁੰਡਿਆ ਨਹੀਂ ਤਾਂ ਜਾਣਗੇ ਮੁਲਾਜੇ ਟੁੱਟ ਮੁੰਡਿਆ ਮੁਲਾਜੇ ਨੱਤੀਆ ਤਾਂ ਫ਼ੇਰ ਉਹੀ ਹੋ ਗਿਆ ਹਨਾ ਉਹ ਕਹਿੰਦੀ

ਹਾਂ ਨੱਤੀਆ ਹੋ ਗਈਆਂ ਜੀ ਇਹ ਅਮ ਕੰਨਾ ਚ ਪਾਉਂਦੇ ਆ ਜਿਹੜੀ ਛੋਟਿਆ ਹੁੰਦੀਆ ਨੇ ਜਿਵੇਂ ਮੁੰਡੇ ਮੁੰਡੇ ਹੁੰਦੇ ਐ ਉਹਨਾਂ ਨੂੰ ਨੱਤੀਆਂ ਕਹਿੰਦੇ ਏ

ਜਿਹੜੇ ਮੁੰਡੇ ਆਪਾਂ ਤੁਸੀਂ ਦੇਖਿਆ ਪੁਰਾਣੇ ਮਿਸਤਰੀ ਪਾਉਂਦੇ ਹੁੰਦੇ ਥੇ ਛੋਟੀਆਂ ਛੋਟੀਆਂ

ਮੁਲਾਜੇਦਾਰੀ ਜਿਵੇਂ ਆਪਣੀ ਭਾਈ ਬੰਦੀ ਅਹ ਵੀ ਉਹਦਾ ਉਹ ਕਰਦਾ ਵੀ ਮੇਲ ਮੇਲ ਕਰਦਾ ਜਾ ਉਹਦੇ ਨਾਲ ਖੜ੍ਹਦਾ ਮੁਲਾਜੇਦਾਰੀ ਹੋ ਗਈ

ਕਹਿੰਦਾ ਛੰਨੇ ਉੱਤੇ ਛੰਨਾ ਛੰਨਾ ਭਰਿਆ ਅਜਵੈਨ ਦਾ ਵੇਖਲਾ ਸੋਕਿਨਾ ਗਿੱਧਾ ਜੱਟੀ ਮਲਵੈਨ ਦਾ

ਛੰਨਾ ਛੰਨਾ ਜਿਹੜਾ ਹੁੰਦਾ ਐ ਇਹ ਮੈਨੂੰ ਲੱਗਦਾ ਉਹਨੂੰ ਕਹਿੰਦੇ ਹੋਣੇ ਆ

ਗੜਵੀ ਉਹ ਛੋਟਾ ਜਿਹਾ ਹੁੰਦਾ ਨੀ ਉਹਨੂੰ ਅਹ ਉਸ ਚ ਲੱਸੀ ਪੀਂਦੇ ਸੀ ਮਤਲਬ ਹੁੰਦਾ ਅਹ ਗੜਵੀ type ਉੱਪਰੋ ਕੱਟਿਆ ਜਾ ਹੁੰਦਾ

ਜਿਹੜੀ ਪਿੰਗਲਵਾੜੇ ਦੀ ਇੰਦਰਜੀਤ ਕੌਰ ਨੀ ਹੈਗੀ

ਵੀ ਉਹਦੇ ਹੱਥ ਚ ਹਮੇਸ਼ਾ ਕਟੋਰਾ ਕਹਿ ਦਿੰਦੇ ਆ ਉਹਨਾ ਨੂੰ ਉਹਦੇ ਹੱਥ ਚ ਹਮੇਸ਼ਾ ਹੁੰਦਾ ਛੰਨਾ ਉਹ ਛੰਨਾ type ਹੀ ਹੁੰਦਾ